ਇਸ ਵਿੱਚ ਸਾਨੂੰ ਇੱਕ ਬਾਇਕ ਦਿੱਖ ਰਹੀ ਹੈ ਨਾਲ ਹੀ ਸਾਨੂੰ --

ਜੋ ਕਿ ਝੂੰਟੇ ਲਏ ਰਹੇ ਹਨ ਸਾਨੂੰ ਇਸ ਵਿੱਚ ਇੱਕ ਔਰਤ ਵੀ ਦਿਖ ਰਹੀ ਹੈ।

ਇੱਕ ਆਦਮੀ ਦੀ ਖਾਏ ਗਏ ਹ ਦਿਖਾਈ ਦੇ ਰਿਹਾ ਹੈ ਜੋ ਕਿ ਕੁਰਸੀ ਤੇ ਬੈਠਿਆ ਹੋਇਆ ਹੈ।

ਘੱਰ ਦੇ ਬਾਹਰ ਸਾਨੂੰ ਸਕੂਟੀਆਂ ਦਿਖਾਈ ਦੇ ਰਹੀਆਂ ਹਨ ਨਾਲ ਕੁੱਛ ਮੋਟਰਸਾਈਕਲ ਵੀ ਦਿੱਖ ਰਹੇ ਹਨ ਸਾਨੂੰ।

ਘਰ ਦੇ ਅੰਦਰ ਦੀ ਫੋਟੋ ਹੈ ਸਾਨੂੰ ਇੱਥੇ ਇੱਕ ਕਮਰਾ ਦਿਖ ਰਿਹੇ ਹੈਂ ਇੱਕ ਦਰਵਾਜ਼ਾ ਵੀ ਦਿਖਾਈ ਦੇ ਰਹੇ ਹਨ।

ਨਾਲ ਹੀ ਸਾਨੂੰ ਇਥੇ ਦਿਖ ਰਿਹਾ ਹੈ ਕਿ ਬੜੀ ਬੜਾ ਸਾਰਾ ਪਾਣੀ ਆਇਆ ਹੋਇਆ ਹੈ ਕਾਰ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ।

ਦਿਖਾਈ ਦੇ ਰਹੀਆ ਹਨ ਸਾਨੂੰ ਇੱਥੇ ਝੂਮਰ ਵੀ ਦਿਖਾਈ ਦੇ ਰਹੀਆ ਹਨ ਜੋ ਕਿ ਬਹੁਤ ਸੋਹਣੇ ਲੱਗ ਰਹੇ ਹਨ ਸਾਨੂੰ ਇੱਥੇ ਇੱਕ ਪੰਖਾ ਲੱਗਿਆ ਹੋਇਆ ਵੀ ਦਿੱਖ ਰਿਹਾ ਹੈ।

ਨਾਲ ਹੀ ਸਾਹਨੂੰ ਕੁਛ ਪੇੜ ਪੌਦੇ ਵੀ ਦਿਖਾਈ ਦੇ ਰਹੇ ਹਨ ਜੋ ਕੀ ਬੋਹਤ ਹਰੇ ਹਰੇ ਹਨ।

ਫੋਟੋ ਚ ਵਿੱਚ ਇੱਕ ਸਾਨੂੰ ਦਰਿਆ ਦਿਖਾਈ ਦੇ ਰਿਹਾ ਹੈ ਸਾਨੂੰ ਕੁਝ ਬੰਦੇ ਦਿਖਾਈ ਦੇ ਰਹੇ ਹਨ।

ਸਾਨੂੰ ਇਸ ਵਿੱਚ ਇੱਕ ਮੀਰੀ ਦਿੱਖ ਰਹੀ ਏ ਨਾਲ ਹੀ ਸਾਨੂੰ ਆਸ ਪਾਸ ਕੁਛ ਘਰ ਦਿਖਾਈ ਦੇ ਹਨ।

ਇਸ ਫੋਟੋ ਵਿੱਚ ਸਾਨੂੰ ਕੁਛ ਕਾਰਾਂ ਦਿਖ ਰਹੀਆਂ ਹਨ ਨਾਲ ਹੀ ਸਾਨੂੰ ਇੱਥੇ ਇੱਕ ਖੁੱਲਾ ਮੈਦਾਨ ਦਿਖ ਰਿਹਾ ਹੈ ਜਿਸ ਵਿੱਚ ਘਾਹ ਲੱਗਿਆ ਹੋਇਆ ਹੈ।

ਇਸ ਫ਼ੋਟੋ ਵਿੱਚ ਸਾਨੂੰ ਕੁੱਛ ਸਪੀਕਰ ਲੱਗੇ ਹੋਏ ਦਿੱਖ ਰਹੇ ਹਨ ਨਾਲ ਹੀ ਕੁੱਛ ਡੀ_ਜ਼ੇ ਵੀ ਦਿਖਾਈ ਦੇ ਰਹੇ ਹਨ।